ਤੁਸੀਂ ਵੀ ਗਏ ਕਦੇ shooting ਦੇ ਵਿੱਚ ਹਿੱਸਾ ਲਿਆ

ਉਹ ਤਾਂ ਫੇਰ ਮਿੰਨਤਾ ਕਰੀ ਜਾਉ ਕਿਸੇ ਦੀਆਂ ਇਹ ਕਰੋ ਏ ਮੈਂ ਕਰਨਾ ਕਰਨਾ

shooting ਤਾਂ ਉਹਨੂੰ ਈ ਫਾਇਦਾ ਜੀ ਜਿਹੜਾ ਤਾਂ ਕੋਈ ਮਾੜਾ ਮੋਟਾ stand ਬਣ ਗਿਆ

ਅਹ ਆਮ ਬੰਦੇ ਨੂੰ ਤਾਂ ਜਿਵੇਂ ਤੁਸੀਂ ਕਹਿੰਦੇ ਓ ਜਿਵੇਂ ਆਪਾਂ ਕਰਦੀਏ ਉਤੇ ਬਿਠਾਈ ਰੱਖਣਾ ਇਹਨਾ ਨੇ ਸਵੇਰੇ ਚਲੋ ਜੋ ਸ਼ਾਮ ਨੂੰ ਪਤਾ ਨੀਂ ਕਦ ਹੋਣਾ ਕਦ ਇਹ ਨਾ ਜਿਹੜੀ senior actor ਆਈ ਉਨੂੰ ਉਡੀਕੀ ਜਾਨੇ ਏ

ਬੰਦੇ ਨੂੰ ਤਾਂ ਸਵੇਰੇ ਸਾਜਰੇ ਈ ਜਾਣਾ ਪੈਂਦਾ

ਘੱਟੋ ਘੱਟ

ਮੈਂ ਕਿਹਾ ਬਹੁਤ ਲੋਕ ਹੁੰਦੇ ਏ ਨਾਲ

ਗੱਡੀਆਂ ਵਾਧੂ ਉਹ ਫੇਰ ਜਿੰਨੇ ਕ ਆਉਣੇ ਨੇ ਜੀ ਵਿੱਚ ਏ makeup ਹੋ ਗਏ ਵਿੱਚ ਏ ਦੂਸਰੇ ਬੰਦੇ ਵਿੱਚ ਏ ਦੂਸਰੇ ਪਤਾ ਨੀਂ ਕਿੰਨੇ ਹੁੰਦੇ ਨੇ ਜੀ ਵਿੱਚ ਈ ਨਹਾਨੇ ਨਹੁਨੇ ਵਾਲੇ ਬੜੀਆਂ ਗੱਡੀਆਂ AC ਗਡੀਆਂ ਹੁੰਨੀਏ

ਮੈਂ ਵੀ ਦੇਖਿਆ ਉਰੇ ਗਾਹ ਪਾਇਆ ਪਿਆ ਹੁੰਦਾ ਇਹਨਾ ਨੇ ਹਮ ਹਮ ਗਾਹ ਤਾਂ ਪਉਗਾ ਈ ਹਾਂ

permission ਇਹ ਉਪਰੋ ਲੈਕੇ ਆਉਂਦੇ ਨੇ ਜੀ ਜਾਂ ਫੇਰ ਇਹ district administrate ਤੇ

ਕਮ ਕਮੇਟੀ ਏ ਬਸੀ ਏ ਜਾਂ ਮੇ ਕਿਸੇ ਸ਼ਹਿਰ ਉਹਨੂੰ ਇਹ ਉਹ ਆਪਣਾ ਪੈਸੇ ਲੈਂਦੇ ਨੇ ਇੱਕ ਦਿਨ ਦਾ rent

ਹਾਂ ਤਾਈ ਕਹਿਨਾ ਵੀ ਚਲੋ ਬਸੀ ਦੀ municipal committee ਨੂੰ ਵੀ income ਹੁੰਦੀ ਏ

ਹਾਂ ਜਿਹੜੇ ਨਹੀਂ ਕਰਦੇ ਬੰਦੇ ਪੈਸੇ ਜਾਂ permission ਨੀਂ ਹੁੰਦੀ ਉਹ ਮੈਂ ਦੇਖਿਆ ਜੀ ਉਹਨਾ ਨੂੰ ਇਹ ਉਹ ਕਹਿ ਦਿਨੇ ਏ ਬੀ ਨਹੀਂ ਭਾਈ ਇੱਥੇ ਨੀਂ ਹੋਣੀ shooting

ਜਿਹੜੇ ਜਿਹੜੇ ਤਾਂ high level ਦੇ ਹੁੰਦੇ ਏ ਨਾ ਜੀ ਤਗੜੇ ਉਹ ਤਾਂ ਪੂਰੀ permission ਲੈਕੇ ਸਾਰਾ ਕੁੱਝ ਕਰਕੇ ਈ ਆਉਂਦੇ ਨੇ ਜੀ ਇਹ ਮੈਂ ਦੇਖਿਆ

ਹਾਂ ਹਾਂ ਦੇਖੋ ਉਹੀ ਮੈਂ ਦੇਖੋ ਨਾ ਬੀ ਦਸ ਦਸ ਹਜਾਰ ਰੁਪਏ ਏ ਜੀ ਮੈਨੂੰ ਲਗਦਾ ਇੱਕ ਦਿਨ ਦਾ ਜੀ

ਦਸ ਹਜਾਰ ਤਾਂ ਇਹ local committee ਦਾ ਜਿਹੜੇ ਉਪਰੋ commission ਲੈਂਦੇ ਏ DC ਤੇ ਜਾਂ ਕਿਸੇ ਹੋਰ ਤੇ

ਹਮ ਉਹਦੇ ਬਾਰੇ ਤਾਂ knowledge ਮੈਨੂੰ ਵੀ ਨੀਂ ਹੈਗੀ ਮੈਨੂੰ ਤਾਂ ਲਗਦਾ ਘੱਟੋ ਘੱਟ ਬਹੁਤਾ ਨੀਂ ਤਾਂ ਵੀਹ ਹਜਾਰ ਇੱਕ ਦਿਨ ਦਾ ਇੱਦਾਂ ਈ fees ਦਿੰਦੇ ਹੋਣੇ ਏ ਜੀ ਇਹ ਹੋਣਗੇ ਕੁੱਝ system ਹੁਣ ਦਸ committee ਨੂੰ ਦਸ ਇੱਧਰ district ਨੂੰ

ਚਲੋ ਠੀਕ ਏ ਜੀ ਇਹ ਸਭ ਦਾ ਰੋਜਗਾਰ ਏ ਆਪਣਾ ਆਪਣਾ ਸਭ ਦਾ ਰੋਜਗਾਰ ਏ ਚਲੋ ਉਹੀ ਏ ਕਿਸੇ ਨੂੰ ਚੱਲ ਕਿਸੇ ਨੂੰ ਤਾਂ income ਹੁੰਦੀ ਓ ਏ ਇਹਦੀ ਕਿਸੇ ਦਾ ਭਲਾ ਹੁੰਦਾ ਚਲੋ ਹਾਂਜੀ ਹਾਂ ਚਲੋ ਆਪਾਂ ਅੱਜਕਲ ਲੋਕ NET ਤੇ ਦੇਖਣ ਲੱਗ ਗਏ

ਕਮਾਈ ਕਮੁਈ ਤਾਂ ਘੱਟ ਏ ਏ ਫੇਰ ਹੁਣ ਤਾਂ ਪਹਿਲਾਂ ਵਾਲੀਆਂ ਗੱਲਾ ਰਹੀਆਂ ਨੀਂ

ਹਮ ਬਣਨ ਵੀ ਬਹੁਤ ਲੱਗ ਗਈਆਂ ਜੀ ਬਣਨ ਬਹੁਤ ਲੱਗ ਗਈਆਂ ਉਹ ਪਤਾ ਆਹ ਦੂਸਰੇ ਚੱਲ ਪਏ ਨਾ ਜੀ Netflix ਹੋ ਗਿਆ prime video ਹੋ ਗਿਆ ਇਹਨਾ ਨੇ ਸਨੀਮੇ ਵਾਲੀਆਂ ਦੀ ਕਮਾਈ ਨੂੰ ਉਹ ਕਰਤਾ ਵੈਸੇ

ਕਿਉਂਕਿ ਉੱਥੇ ਦੇਖੋ ਦੱਸ ਬੰਦਿਆ ਨੂੰ ਰੋਜਗਾਰ ਮਿਲਦਾ ਤਾ ਕੋਈ manager ਬਣਦਾ ਤਾ ਕੋਈ ticket ticket collector ਬਣਦਾ ਤਾ ਕੋਈ ਸਾਫ਼ ਸਫਾਈ ਵਾਲਾ ਕੋਈ toilet ਵਾਲਾ ਬਣਦਾ ਇੱਥੇ

ਪੀਣ ਆਲੇ ਇਹ ਚੀਜ਼ਾਂ ਬੜੀਆਂ ਉਹ ਕਰਤੀਆਂ ਨਾ ਇਹਨੇ

ਅੱਗੇ ਤਾਂ ਤਗੜੇ ਸਨੀਮੇ ਹੋ ਗਏ

ਕ੍ਰਿਸਮਸ ਈਸਾਈਆਂ ਦਾ ਇਕ ਬਹੁਤ ਪ੍ਰਸਿੱਧ ਤਿਉਹਾਰ ਹੈ ਕ੍ਰਿਸਮਸ ਜਿਸ ਨੂੰ ਵੱਡਾ ਦਿਨ ਵੀ ਕਿਹਾ ਜਾਂਦਾ ਹੈ, ਈਸਾ ਮਸੀਹ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਮਨਾਇਆ ਜਾਣ ਵਾਲਾ ਪਰਵ ਹੈ ਇਹ ਹਰ ਸਾਲ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

ਫੀਸਟ of ਸੇਂਟ ਸਟੀਫਨ ਵੀ ਕਿਹਾ ਜਾਂਦਾ ਹੈ। ਈਸਾਈ ਧਰਮ ਦੇ ਲੋਕਾਂ ਦੁਆਰਾ ਇਸ ਮੌਕੇ ਦੌਰਾਨ ਬਹੁਤ ਸਾਰੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਹਨ, ਕ੍ਰਿਸਮਸ ਦੀ ਸਜਾਵਟ ਦੇ ਪ੍ਰਮੁਖ ਰੰਗ ਲਾਲ, ਹਰਾ ਅਤੇ ਸੁਨਹਿਰੀ ਹੈ। ਘਰਾਂ ਦੀ ਚੰਗੀ ਤਰ੍ਹਾਂ ਸਫ਼ਾਈ ਕੀਤੀ ਜਾਂਦੀ ਹੈ ਅਤੇ ਫੁੱਲਾਂ, ਲਾਈਟਾਂ ਆਦਿ ਨਾਲ ਸਜਾਇਆ ਜਾਂਦਾ ਹੈ ਲੋਕ ਕ੍ਰਿਸਮਸ ਦੇ ਰੁੱਖਾਂ ਨੂੰ ਲਾਈਟਾਂ, ਖਿਡੌਣੇ ਆਦਿ ਦੇ ਨਾਲ ਸਜਾਉਂਦੇ ਹਨ, ਰਾਤ ਨੂੰ ਮੋਮਬੱਤੀਆਂ ਅਤੇ ਬਿਜਲੀ ਦੇ ਬੱਲਾਂ ਨੂੰ ਵੀ ਇਸਦੀਆਂ ਟਾਹਣੀਆਂ ਤੇ ਪ੍ਰਕਾਸ਼ਮਾਨ ਕੀਤਾ ਜਾਂਦਾ ਹੈ, ਲੋਕ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਕ੍ਰਿਸਮਸ ਦੀਆਂ ਵਧਾਈਆਂ ਦਿੰਦੇ ਹਨ। ਸ਼ੁਭਕਾਮਨਾਵਾਂ ਦੇਣ ਲਈ ਉਹ ਇਕ ਦੂਜੇ ਦੇ ਘਰ ਵੀ ਜਾਂਦੇ ਹਨ।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 ਅਤੇ ਲਾਲ ਅਤੇ ਚਿੱਟੇ ਕੱਪੜੇ ਪਾ ਕੇ ਇਸ ਦਿਨ ਤੇ ਬੱਚਿਆਂ ਨੂੰ ਆਕਰਸ਼ਕ ਤੋਹਫ਼ੇ ਵੰਡਦੇ ਹਨ ਅਤੇ ਬੱਚਿਆਂ ਦਾ ਮਨੋਰੰਜਨ ਕਰਦੇ ਹਨ।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 ਇਸ ਤਿਉਹਾਰ ਦੀ ਇੱਕ ਬਹੁਤ ਵੱਡੀ ਵਿਸ਼ੇਸ਼ਤਾ ਹੈ ਲੋਕ ਈਰਖਾ, ਨਫ਼ਰਤ ਅਤੇ ਸੁਆਰਥ ਨੂੰ ਭੁੱਲ ਜਾਂਦੇ ਹਨ ਅਤੇ ਸਾਰੇ ਮਰਦਾਂ ਅਤੇ ਔਰਤਾਂ ਨਾਲ ਭਰਾ ਅਤੇ ਭੈਣਾਂ ਵਾਂਗ ਵਰਤਦੇ ਹਨ। ਮਨੁੱਖਜਾਤੀ ਵਿਚ ਪਿਆਰ ਅਤੇ ਸ਼ਾਂਤੀ ਦਾ ਪ੍ਰਸਾਰ ਕ੍ਰਿਸਮਿਸ ਦਾ ਸਭ ਤੋਂ ਵੱਡਾ ਸੰਦੇਸ਼ ਹੈ, ਦੁਨੀਆਂ ਭਰ ਦੇ ਸਾਰੇ ਮਸੀਹੀ ਕ੍ਰਿਸਮੈਸ ਤਿਉਹਾਰ ਬਹੁਤ ਵੱਡੇ ਪੱਧਰ ਤੇ ਮਨਾਉਂਦੇ ਹਨ। ਅੱਜ ਕੱਲ੍ਹ ਇਹ ਤਿਉਹਾਰ ਹੋਰ ਭਾਈਚਾਰਿਆਂ ਦੁਆਰਾ ਵੀ ਇੱਕ ਧਾਰਮਿਕ ਵਿਸ਼ਵਾਸ ਵਜੋਂ ਨਹੀਂ, ਪਰ ਇੱਕ ਤਿਉਹਾਰ ਦੇ ਮੌਕੇ ਵਜੋਂ ਮਨਾਇਆ ਜਾਂਦਾ ਹੈ। ਕ੍ਰਿਸਮਸ ਈਸਾਈਆਂ ਦਾ ਇਕ ਬਹੁਤ ਪ੍ਰਸਿੱਧ ਤਿਉਹਾਰ ਹੈ ਕ੍ਰਿਸਮਸ ਜਿਸ ਨੂੰ ਵੱਡਾ ਦਿਨ ਵੀ ਕਿਹਾ ਜਾਂਦਾ ਹੈ, ਈਸਾ ਮਸੀਹ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਮਨਾਇਆ ਜਾਣ ਵਾਲਾ ਪਰਵ ਹੈ ਇਹ ਹਰ ਸਾਲ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 ਇਹ ਦਿਨ ਖਾਸ ਕਰਕੇ ਈਸਾਈ ਧਰਮ ਦੇ ਲੋਕਾਂ ਲਈ ਵੱਡੀ ਮਹੱਤਤਾ ਦਾ ਦਿਨ ਹੈ, ਕੁਝ ਕੈਥੋਲੀਕ ਦੇਸ਼ਾਂ ਵਿੱਚ ਇਸਨੂੰ ਸੇਂਟ ਸਟੀਫਨ day ਜਾਂ ਫੀਸਟ of ਸੇਂਟ ਸਟੀਫਨ ਵੀ ਕਿਹਾ ਜਾਂਦਾ ਹੈ। ਈਸਾਈ ਧਰਮ ਦੇ ਲੋਕਾਂ ਦੁਆਰਾ ਇਸ ਮੌਕੇ ਦੌਰਾਨ ਬਹੁਤ ਸਾਰੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਹਨ, ਕ੍ਰਿਸਮਸ ਦੀ ਸਜਾਵਟ ਦੇ ਪ੍ਰਮੁਖ ਰੰਗ ਲਾਲ, ਹਰਾ ਅਤੇ ਸੁਨਹਿਰੀ ਹੈ। ਘਰਾਂ ਦੀ ਚੰਗੀ ਤਰ੍ਹਾਂ ਸਫ਼ਾਈ ਕੀਤੀ ਜਾਂਦੀ ਹੈ ਅਤੇ ਫੁੱਲਾਂ, ਲਾਈਟਾਂ ਆਦਿ ਨਾਲ ਸਜਾਇਆ ਜਾਂਦਾ ਹੈ ਲੋਕ ਕ੍ਰਿਸਮਸ ਦੇ ਰੁੱਖਾਂ ਨੂੰ ਲਾਈਟਾਂ, ਖਿਡੌਣੇ ਆਦਿ ਦੇ ਨਾਲ ਸਜਾਉਂਦੇ ਹਨ, ਰਾਤ ਨੂੰ ਮੋਮਬੱਤੀਆਂ ਅਤੇ ਬਿਜਲੀ ਦੇ ਬੱਲਾਂ ਨੂੰ ਵੀ ਇਸਦੀਆਂ ਟਾਹਣੀਆਂ ਤੇ ਪ੍ਰਕਾਸ਼ਮਾਨ ਕੀਤਾ ਜਾਂਦਾ ਹੈ, ਲੋਕ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਕ੍ਰਿਸਮਸ ਦੀਆਂ ਵਧਾਈਆਂ ਦਿੰਦੇ ਹਨ। ਸ਼ੁਭਕਾਮਨਾਵਾਂ ਦੇਣ ਲਈ ਉਹ ਇਕ ਦੂਜੇ ਦੇ ਘਰ ਵੀ ਜਾਂਦੇ ਹਨ।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 ਅਤੇ ਲਾਲ ਅਤੇ ਚਿੱਟੇ ਕੱਪੜੇ ਪਾ ਕੇ ਇਸ ਦਿਨ ਤੇ ਬੱਚਿਆਂ ਨੂੰ ਆਕਰਸ਼ਕ ਤੋਹਫ਼ੇ ਵੰਡਦੇ ਹਨ ਅਤੇ ਬੱਚਿਆਂ ਦਾ ਮਨੋਰੰਜਨ ਕਰਦੇ ਹਨ।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 ਇਸ ਤਿਉਹਾਰ ਦੀ ਇੱਕ ਬਹੁਤ ਵੱਡੀ ਵਿਸ਼ੇਸ਼ਤਾ ਹੈ ਲੋਕ ਈਰਖਾ, ਨਫ਼ਰਤ ਅਤੇ ਸੁਆਰਥ ਨੂੰ ਭੁੱਲ ਜਾਂਦੇ ਹਨ ਅਤੇ ਸਾਰੇ ਮਰਦਾਂ ਅਤੇ ਔਰਤਾਂ ਨਾਲ ਭਰਾ ਅਤੇ ਭੈਣਾਂ ਵਾਂਗ ਵਰਤਦੇ ਹਨ। ਮਨੁੱਖਜਾਤੀ ਵਿਚ ਪਿਆਰ ਅਤੇ ਸ਼ਾਂਤੀ ਦਾ ਪ੍ਰਸਾਰ ਕ੍ਰਿਸਮਿਸ ਦਾ ਸਭ ਤੋਂ ਵੱਡਾ ਸੰਦੇਸ਼ ਹੈ, ਦੁਨੀਆਂ ਭਰ ਦੇ ਸਾਰੇ ਮਸੀਹੀ ਕ੍ਰਿਸਮਸ ਤਿਉਹਾਰ ਬਹੁਤ ਵੱਡੇ ਪੱਧਰ ਤੇ ਮਨਾਉਂਦੇ ਹਨ, ਅੱਜ ਕੱਲ੍ਹ ਇਹ ਤਿਉਹਾਰ ਹੋਰ ਭਾਈਚਾਰਿਆਂ ਦੁਆਰਾ ਵੀ ਇੱਕ ਧਾਰਮਿਕ ਵਿਸ਼ਵਾਸ ਵਜੋਂ ਨਹੀਂ, ਪਰ ਇੱਕ ਤਿਉਹਾਰ ਦੇ ਮੌਕੇ ਵਜੋਂ ਮਨਾਇਆ ਜਾਂਦਾ ਹੈ ਕ੍ਰਿਸਮਸ ਈਸਾਈਆਂ ਦਾ ਇਕ ਬਹੁਤ ਪ੍ਰਸਿੱਧ ਤਿਉਹਾਰ ਹੈ ਕ੍ਰਿਸਮਸ ਜਿਸ ਨੂੰ ਵੱਡਾ ਦਿਨ ਵੀ ਕਿਹਾ ਜਾਂਦਾ ਹੈ, ਈਸਾ ਮਸੀਹ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਮਨਾਇਆ ਜਾਣ ਵਾਲਾ ਪਰਵ ਹੈ ਇਹ ਹਰ ਸਾਲ ਪੱਚੀ ਦਸੰਬਰ ਨੂੰ ਸਾਰੀ ਦੁਨੀਆਂ ਵਿਚ

ਇਹ ਦਿਨ ਖਾਸ ਕਰਕੇ ਈਸਾਈ ਧਰਮ ਦੇ ਲੋਕਾਂ ਲਈ ਵੱਡੀ ਮਹੱਤਤਾ ਦਾ ਦਿਨ ਹੈ, ਕੁਝ ਕੈਥੋਲੀਕ ਦੇਸ਼ਾਂ ਵਿੱਚ ਇਸਨੂੰ ਸੇਂਟ ਸਟੀਫਨ day ਜਾਂ ਫੀਸਟ of ਸੇਂਟ ਸਟੀਫਨ ਵੀ ਕਿਹਾ ਜਾਂਦਾ ਹੈ। ਈਸਾਈ ਧਰਮ ਦੇ ਲੋਕਾਂ ਦੁਆਰਾ ਇਸ ਮੌਕੇ ਦੌਰਾਨ ਬਹੁਤ ਸਾਰੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਹਨ, ਕ੍ਰਿਸਮਸ ਦੀ ਸਜਾਵਟ ਦੇ ਪ੍ਰਮੁਖ ਰੰਗ ਲਾਲ, ਹਰਾ ਅਤੇ ਸੁਨਹਿਰੀ ਹੈ। ਘਰਾਂ ਦੀ ਚੰਗੀ ਤਰ੍ਹਾਂ ਸਫ਼ਾਈ ਕੀਤੀ ਜਾਂਦੀ ਹੈ ਅਤੇ ਫੁੱਲਾਂ, ਲਾਈਟਾਂ ਆਦਿ ਨਾਲ ਸਜਾਇਆ ਜਾਂਦਾ ਹੈ ਲੋਕ ਕ੍ਰਿਸਮਸ ਦੇ ਰੁੱਖਾਂ ਨੂੰ ਲਾਈਟਾਂ, ਖਿਡੌਣੇ ਆਦਿ ਦੇ ਨਾਲ ਸਜਾਉਂਦੇ ਹਨ, ਰਾਤ ਨੂੰ ਮੋਮਬੱਤੀਆਂ ਅਤੇ ਬਿਜਲੀ ਦੇ ਬੱਲਾਂ ਨੂੰ ਵੀ ਇਸਦੀਆਂ ਟਾਹਣੀਆਂ ਤੇ ਪ੍ਰਕਾਸ਼ਮਾਨ ਕੀਤਾ ਜਾਂਦਾ ਹੈ, ਲੋਕ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਕ੍ਰਿਸਮਸ ਦੀਆਂ ਵਧਾਈਆਂ ਦਿੰਦੇ ਹਨ। ਸ਼ੁਭਕਾਮਨਾਵਾਂ ਦੇਣ ਲਈ ਉਹ ਇਕ ਦੂਜੇ ਦੇ ਘਰ ਵੀ ਜਾਂਦੇ ਹਨ।

ਨਵੇਂ ਕੱਪੜੇ ਪਾਉਂਦੇ ਹਨ, ਉਹ ਕ੍ਰਿਸਮਿਸ ਕੈਰਲ ਗਾਇਨ ਕਰਦੇ ਹਨ ਅਤੇ ਸੈਂਟਾ ਕਲੌਸ ਜਾਂ father ਕ੍ਰਿਸਮਸ ਦੀ ਉਡੀਕ ਕਰਦੇ ਹਨ ਸੈਂਟਾ ਕਲੌਸ ਕ੍ਰਿਸਮਸ ਨਾਲ ਜੁੜੀ

ਅਤੇ ਲਾਲ ਅਤੇ ਚਿੱਟੇ ਕੱਪੜੇ ਪਾ ਕੇ ਇਸ ਦਿਨ ਤੇ ਬੱਚਿਆਂ ਨੂੰ ਆਕਰਸ਼ਕ ਤੋਹਫ਼ੇ ਵੰਡਦੇ ਹਨ ਅਤੇ ਬੱਚਿਆਂ ਦਾ ਮਨੋਰੰਜਨ ਕਰਦੇ ਹਨ।

ਇਸ ਤਿਉਹਾਰ ਦੀ ਇੱਕ ਬਹੁਤ ਵੱਡੀ ਵਿਸ਼ੇਸ਼ਤਾ ਹੈ ਲੋਕ ਈਰਖਾ, ਨਫ਼ਰਤ ਅਤੇ ਸੁਆਰਥ ਨੂੰ ਭੁੱਲ ਜਾਂਦੇ ਹਨ ਅਤੇ ਸਾਰੇ ਮਰਦਾਂ ਅਤੇ ਔਰਤਾਂ ਨਾਲ ਭਰਾ ਅਤੇ ਭੈਣਾਂ ਵਾਂਗ ਵਰਤਦੇ ਹਨ। ਮਨੁੱਖਜਾਤੀ ਵਿਚ ਪਿਆਰ ਅਤੇ ਸ਼ਾਂਤੀ ਦਾ ਪ੍ਰਸਾਰ ਕ੍ਰਿਸਮਿਸ ਦਾ ਸਭ ਤੋਂ ਵੱਡਾ ਸੰਦੇਸ਼ ਹੈ, ਦੁਨੀਆਂ ਭਰ ਦੇ ਸਾਰੇ ਮਸੀਹੀ ਕ੍ਰਿਸਮਸ ਤਿਉਹਾਰ ਕਵਾਂਗੇ ਜੋ ਉਹਨੇ ਸਾਨੂੰ ਪੈਦਾ ਕਰਨ ਵੇਲੇ ਝੱਲੀਆਂ ਸਨ। ਕਹਿੰਦੀ ਨੇ ਬੱਚਾ ਪੈਦਾ ਕਰਨ ਵੇਲੇ ਇੰਨਾ ਦਰਦ ਹੁੰਦਾ ਹੈ ਜਿਵੇਂ ਕਿਸੇ ਦੀਆਂ ਇਹ ਕਿਹੀ ਵੇਲੇ ਵੀਹ ਹੱਡੀਆਂ ਟੁੱਟ ਜਾਣ। ਜੇ ਮਾਂ ਬਾਪ ਸੋਚ ਲੈਂਦੇ ਕੇ ਆਪਾ ਕੀ ਲੈਣਾ ਹੈ ਬੱਚੇ ਦੀ ਸਾਂਭ-ਸੰਭਾਲ ਕਰਕੇ। ਏਸ ਨੂੰ ਪਿਆਰ ਦੁਲਾਰ ਕਰਕੇ, ਮਾਂ ਸੋਚ ਲਵੇ ਕਿ ਮੈਂ ਕੀ ਕਰਨਾ ਹੈ ਰਸੋਈ ਦਾ ਕੰਮ ਕਰਕੇ। ਪਿਉ ਸੋਚ ਲਵੇ ਮੈਂ ਕੀ ਲੈਣਾ ਹੈ ਪਰਿਵਾਰ ਪਾਲ ਕੇ ਜੇ ਅਧਿਆਪਕ ਸੋਚ ਲੈਣਾ ਕੇ ਤਨਖਾਹ ਨਾਲ ਗੁਜਰੀ ਤੇ ਜਾਂਦੀ ਹੈ ਜ਼ਿੰਦਗੀ ਮੈਂ ਕੀ ਲੈਣਾ ਹੈ ਪੜਾ ਕੇ ਜੇ doctor ਸੋਚ ਲਵੋ ਮੈਂ ਕੀ ਲੈਣਾ ਹੈ ਇਲਾਜ ਕਰਕੇ ਜੇ ਸਾਰੇ ਹੀ leader ਸੋਚ ਲੈਣ ਕੇ ਅਸੀਂ ਕੀ ਲੈਣਾ ਹੈ ਦੇਸ਼ ਦੀ ਜਨਤਾ ਤੋਂ ਜੇ driver ਸੋਚ ਲੈਣ ਅਸੀਂ ਕੀ ਲੈਣਾ ਹੈ break ਮਾਰ ਕੇ ਜੇ ਵਿਗਿਆਨੀ ਕਹਿਣ ਅਸੀਂ ਕਿਉਂ ਕਰੀਏ ਖੋਜ ਇਉਂ ਤੇ ਦੁਨੀਆਂ ਤੇ ਰਹਿਣਾ ਹੀ ਗੁਣਾਂ ਹੋ ਜਾਵੇਗਾ ਜੀਵਨ ਹੀ ਖਤਮ ਹੋ ਜਾਵੇਗਾ ਸੌ ਸਾਡਾ ਕਿਸੇ ਲੋੜ ਮਸਲੇ ਅਤੇ ਪਰਿਵਰਤਨ ਨੂੰ ਲੈ ਕੇ ਇਹ ਕਹਿਣਾ ਕੇ ਆਪਾਂ ਕੀ ਲੈਣਾਂ ਹੈ ਮੇਰੇ ਕਰਨ ਨਾਲ ਕੀ ਹੋ ਜਾਣਾ ਹੈ ਗੁਜਰੀ ਤਾਂ ਜਾਂਦੀ ਹੈ ਇਹ ਨਾ ਮੁਖੀ ਸੋਚ ਕਿਸੇ ਵੀ ਤਰੀਕੇ ਦੇ ਨਾਲ ਜਾਇਜ਼ ਨਹੀਂ ਕਬੂਤਰ ਬਿੱਲੀ ਨੂੰ ਦੇਖ ਕੇ ਅੱਖਾਂ ਮੀਚ ਸਕਦਾ ਹੈ ਅਸੀਂ ਨਹੀਂ ਬੀਨ ਦਾ ਅਸਰ ਮਜ ਦੇ ਉੱਤੇ ਨਹੀਂ ਹੁੰਦਾ ਹੁਣ ਪਰ ਅਸੀਂ ਜਨੌਰ ਜਾ ਜਾਨਵਰ ਨਹੀਂ ਮਨੁੱਖ ਹਾਂ ਮਨੁੱਖ ਕੁਦਰਤ ਦੀ ਸਭ ਤੋਂ ਵੱਡੀ ਰਚਨਾ ਹੈ ਅੱਖਾਂ ਮੀਚਣ ਵਾਲਾ ਕਬੂਤਰ ਬਚਦਾ ਨਹੀਂ ਹੈ ਬਿੱਲੀ ਉਸ ਨੂੰ ਧੋਣ ਤੋਂ ਫੜ ਕੇ ਖਤਮ ਕਰ ਦਿੰਦੀ ਹੈ ਅਸੀਂ ਆਪਣੀ ਧੋਣ ਕਿਸੇ ਵੀ ਬਿੱਲੀ ਦੇ ਹੱਥ ਨਹੀਂ ਆਉਣ ਦੇਣੀ ਜਾਂ ਹੈ ਇਰਾਦਾ ਕਿਤੇ ਇਹ ਤੇ ਨਹੀ ਕੇ ਬਿੱਲੀ ਖ਼ਤਮ ਕਰਦੀ ਐ ਤੇ ਕਰ ਦੇਵੇ ਅਸੀਂ ਕੀ ਲੈਣਾ ਹੈ ਇਹ ਵੀ ਤਾਂ ਫਿਰ ਜਿਉਂ ਹੀ ਨਹੀਂ ਹੋਣਾ ਇਉਂ ਤਾਂ ਹਾਲਾਤ ਅਤੇ ਲੋਕ ਸਾਡਾ ਮਜ਼ਾਕ ਉਡਾ ਕੇ ਮਜ਼ੇ ਲੈਣਗੇ ਲੋਗ ਗੋਡੇ ਟੇਕ ਕੇ ਬੈਠਣ ਵਾਲੇ ਦੇ ਮੋਢਿਆਂ ਉੱਤੇ ਹੀ ਚੜਦੇ ਹਨ ਗਿਰ ਗਏ ਨੂੰ ਹੀ ਠੇਡੇ ਵੱਜਦੇ ਹਨ ਡਰਨ ਵਾਲੇ ਨੂੰ ਹੀ ਡਰਾਇਆ ਜਾਂਦਾ ਹੈ ਜਿਸ ਨੇ ਇਹ ਸੋਚ ਲਿਆ ਕਿ ਮੈਂ ਕੀ ਲੈਣਾ ਹੈ ਉਹਨੂੰ ਮਿਲਣਾ ਵੀ ਫੀਰ ਕੀ ਹੈ ਜਿਸ ਨੇ ਕਹਿ ਹੀ ਦਿੱਤਾ ਕੇ ਬੱਸ ਗੁਜ਼ਰੀ ਜਾਂਦੀ ਹੈ ਉਹ ਕਿ ਹੰਡਾਵੇ ਗਾ ਜ਼ਿੰਦਗੀ ਨੂੰ ਜ਼ਿੰਦਗੀ ਪ੍ਰਤੀ ਨਾ ਮੁਖੀ ਵਤੀਰਾ ਗੰਧਾਰੀ ਹੈ ਉਸ ਨੂੰ ਨਿਰਾਸ਼ ਰੱਖਣਾ ਗਦਾਰੀ ਹੈ ਬਿਨਾਂ ਉਤਸ਼ਾਹ ਦੇ ਜੀਵਨ ਜਿਊਣਾ ਗਦਾਰੀ ਹੈ ਦਿਸ ਦਾ ਹੋਣ ਦੀ ਸਮਰੱਥਾ ਦੇ ਬਾਵਜੂਦ ਨਾ ਦੇਖਣਾ ਗਦਾਰੀ ਹੈ

ਇਹ ਤਾਂ ਗਦਾਰੀ ਹੈ ਵਕਤ ਖੁਲ੍ਹਾ ਹੋਵੇ ਤੇ ਆਪਣਿਆਂ ਨੂੰ ਕਹੇ ਮੈਂ ਤਾਂ busy ਹਾਂ ਇਹ ਤਾਂ ਗਦਾਰੀ ਹੈ ਗਦਾਰ ਤਾਂ ਉਹ ਵੀ ਹੈ ਜਿਹੜਾ ਘਰ ਵਿਚ ਵੇਲਾ ਅਤੇ ਮੌਜੂਦ ਹੋਣ ਦੇ ਬਾਵਜੂਦ ਬੱਚਿਆਂ ਨੂੰ ਵਕਤ ਨਹੀਂ ਦਿੰਦਾ ਨਰਿੰਦਰ ਸਿੰਘ ਕਪੂਰ ਦੀ ਆਪਣੀ ਕਿਤਾਬ ਬੂਹੇ ਬਾਰੀਆਂ ਦੇ ਵਿੱਚ ਲਿਖਦੇ ਹਨ ਬੋਲਣ ਦੀ ਅਕਲ ਔਰ ਸਮੇਂ ਜਿਹੜਾ ਮਿੱਤਰ ਚੁੱਪ ਸਾਧ ਲਵੇ ਉਹ ਗੱਦਾਰ ਹੁੰਦਾ ਹੈ ਗੱਦਾਰ ਵਿਅਕਤੀ ਦੀ ਆਤਮਾ ਮਰ ਚੁੱਕੀ ਹੁੰਦੀ ਹੈ ਗੱਦਾਰ ਭਾਵੇਂ ਕਿੰਨਾ ਵੀ ਪੜ੍ਹੇ ਲਿਖੇ ਹੋਣ ਉਹਨਾਂ ਇਤਿਹਾਸ ਨਹੀਂ ਪੜ੍ਹਿਆ ਹੁੰਦਾ। ਗੱਦਾਰ ਨੂੰ ਗਦਾਰੀ ਕਰਨ ਲਈ ਕਿਹਾ ਨਹੀਂ ਜਾਂਦਾ ਉਹ ਗੱਦਾਰੀ ਦਾ ਕਰਜ ਨਿਭਾਉਣ ਲਈ ਖੁਦ ਨੂੰ ਪੇਸ਼ ਕਰਦਾ ਹੈ। ਆਪ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

ਕੇ ਇਹ ਤਾਂ ਹੁੰਦਾ ਹੀ ਰਹਿੰਦਾ ਹੈ ਇਹ ਤਾਂ ਇਸੇ ਤਰ੍ਹਾਂ ਹੋਣਾ ਹੈ ਕਿਸੇ ਤਰ੍ਹਾਂ ਵੀ ਧਰਮ ਕਰਮ ਨਾਲ ਮੇਲ ਨਹੀਂ ਖਾਂਦਾ ਇਹ ਵਤੀਰਾ ਚਲਾਕੀ ਅਤੇ ਮੂਰਖਤਾ ਭਰਪੂਰ ਹੈ ਪਰ ਅਕਲਮੰਦੀ ਵਾਲਾ ਨਹੀਂ ਹੋ ਸਕਦਾ ਇਹ ਗੱਲਾਂ ਇਹ ਤਰਕ ਅਵਾਜ਼ ਮੰਗਦਾ ਹੈ ਚੁੱਪ ਨਹੀਂ ਚੁੱਪ ਹੀ ਭਲੀ ਹੈ ਕਹਿ ਕੇ ਮਸਲਿਆਂ ਦਾ ਹੱਲ ਨਹੀਂ ਹੋਣਾ ਚੁੱਪ ਕਿੱਥੇ ਭਲੀ ਹੈ ਕਿੱਥੇ ਖਤਰਨਾਕ ਹੈ ਇਹਦੇ ਬਾਰੇ ਪਤਾ ਹੋਣਾ ਇਹਦੇ ਬਾਰੇ ਸੁਚੇਤ ਹੋਣਾ ਹੀ ਜਿਉਣ ਯੋਗਾ ਕਰਦਾ ਹੈ ਜਿਊਣ ਜੋਗੇ ਹੀ ਬਹੁਤ ਕੁਝ ਕਰਨ ਜੋਗੇ ਹੁੰਦੇ ਹਨ

ਸ਼ਾਬਾਸ਼ ਸ਼ੇ ਹਰਫ਼ ਮੱਤ ਅਤੇ ਮਾਣ ਦੇ ਬੋਲ ਸਿਰਫ਼ ਆਪਣੇ ਘਰਦਿਆਂ ਅਤੇ ਪਹਿਚਾਣ ਵਾਲਿਆਂ ਲਈ ਦੇ ਨਹੀਂ ਹੋਣੇ ਚਾਹੀਦੇ ਜੇ ਸਾਰੇ ਹੀ ਚੁੱਪ ਭਲੀ ਹੈ ਦਾ formula ਅਪਣਾ ਲੈਂਦੇ ਜਾਂ ਅਪਣਾ ਲੈਣ ਤਾਂ ਸਾਡੇ ਕੋਲ ਸ਼ਾਇਦ ਕਹਾਣੀਕਾਰ ਗਵਾਈਏ ਭਾਂਡ ਨਾਟਕਕਾਰ ਅਤੇ cinema ਵਾਲੇ ਨਹੀਂ ਹੁੰਦੇ ਅਫਸੋਸ ਜ਼ਿਆਦਾ ਲੋਕ ਚੁੱਪ ਹੀ ਭਲੀ ਹੈ ਬਾਰੇ ਸੋਚਦੇ-ਸੋਚਦੇ ਇਹਦੇ ਉੱਤੇ ਅਮਲ ਕਰ ਬੈਠੇ ਤੇ ਅੱਜ ਤਾਂਹੀ ਸਰਕਾਰਾਂ ਦਾ ਧੱਕਾ ਵੱਧ ਗਿਆ। ਬਦਮਾਸ਼ਾਂ ਦੀ ਚੜ੍ਹਤ ਹੋ ਗਈ ਹੇਰਾ ਫੇਰੀ ਨੇ ਸਿਰ ਚੁੱਕ ਲਿਆ ਅਤੇ ਤਗੜੀਆਂ ਨੇ ਸ਼ੇਰਾਂ ਨੂੰ ਵੀ ਬੱਕਰੇ ਵਾਂਗ ਝਟਕਾ ਲਿਆ ਗੀਤਾਂ ਨੁੰ ਗਾਲਾਂ ਬਣਾ ਦਿੱਤਾ ਜੇ ਅਸੀਂ ਤੁਸੀਂ ਚੁੱਪ ਤਾਂਹੀ ਗਿਣਤੀ ਦੇ ਲੋਕਾਂ ਨੇ ਪੰਜਾਬ ਦੀ ਪਹਿਚਾਣ ਖਰਾਬ ਲਲਕਾਰੇ ਸੁਥਰਾਪਨ ਅਫੀਮ ਨਸ਼ੇ ਹਥਿਆਰ ਅਤੇ ਬਦਮਾਸ਼ੀ ਨਾਲ ਜੋੜ ਦਿੱਤੀ ਹੈ ਜੇ ਅਸੀਂ ਨਾ ਬੋਲੇ ਤਾਂ ਸਾਡੇ ਦੇਸ਼ ਅਤੇ ਬੋਲੀ ਦੀ ਪਹਿਚਾਣ ਦੇ ਅਰਥ ਉਜੜ ਪਣੇ ਹੋ ਜਾਣਗੇ ਚੁੱਪ ਨੂੰ ਤੋੜ ਨਾ ਪੈਣਾ ਹੈ ਚੁੱਪ ਨੂੰ ਤੋੜ ਕੇ ਬੋਲਣ ਤੋਂ ਭਾਵ ਭਾਸ਼ਣ ਦੇਣ ਤੋਂ ਨਹੀਂ ਹੈ ਬੋਲਣ ਤੋਂ ਭਾਵ ਬਕ ਬਕ ਕਰਨ ਤੋਂ ਨਹੀਂ ਹੈ ਬੋਲਣ ਤੋ ਭਾਵ ਜਣੇ ਖਣੇ ਨਾਲ ਲੜਨ ਤੋਂ ਨਹੀਂ ਹੈ ਚੁੱਪ ਨੂੰ ਤੋੜ ਨਾ ਮਾਂ-ਪਿਓ ਜਾਂ ਧੀ ਪੁੱਤ ਨਾਲ ਬੱਤਮੀਜ਼ ਹੋਣਾ ਨਹੀਂ ਹੈ। ਚੁੱਪ ਤੋੜਨੀ ਗਾਲਾ ਕੱਢਣਾ ਤੇ ਬਿਲਕੁਲ ਹੀ ਨਹੀਂ ਹੈ ਮਾਂ ਭੈਣ ਦੀ ਗਾਲ ਕੱਢਣ ਵਾਲੇ ਨੂੰ ਪੁੱਛਣਾ ਜੇ ਗਾਹਲਾਂ ਕੱਢਣਾ ਬੁਰਾ ਨਹੀਂ ਹੈ ਤਾਂ ਕੀ ਆਪਣੀ ਮਾਂ ਭੈਣ ਧੀ ਲਈ ਗਾਲਾਂ ਸੁਣਨ ਲਈ ਰਾਜ਼ੀ ਹੈ ਜੇ ਉਹ ਕਹੇ ਹਾਂ ਤੇ ਐਸੇ ਬੰਦੇ ਨੂੰ ਨਾ ਤੇ ਪੈਰੀਂ ਹੱਥ ਲਾਉਣ ਦਾ ਭੈਣ ਤੋਂ ਰੱਖੜੀ ਬਣਾਉਣ ਦਾ ਤੇ ਧੀ ਦੇ ਸਿਰ ਤੇ ਹੱਥ ਰੱਖਣ ਦਾ ਕੋਈ ਹੱਕ ਨਹੀਂ ਹੈ ਜੇ ਉਹ ਕਹੇ ਗਾਲ ਕੱਢ ਤਾਂ ਸਕਦਾ ਪਰ ਸੁਣ ਨਹੀਂ ਸਕਦਾ ਤਾਂ ਐਸੇ ਬੰਦੇ ਨੂੰ ਗਾਲ ਕੱਢਣ ਦਾ ਕੋਈ ਹੱਕ ਨਹੀਂ ਹੈ ਕਿਉਂਕਿ ਕੁਝ ਦੇਣ ਵਾਲੇ ਨੂੰ ਕੁਝ ਲੈਣਾ ਤੇ ਪੈਂਦਾ ਹੀ ਹੈ। ਗੱਲ ਤਾਂ ਚੁੱਪ ਨੂੰ ਤੋੜ ਕੇ ਬੋਲਣ ਦੀ ਸ਼ੁਰੂ ਕੀਤੀ ਸੀ ਬੋਲਣ ਤੋਂ ਭਾਵ ਹੈ ਦੁੱਖ-ਸੁੱਖ ਦਾ ਸੰਵਾਦ ਰਚਨਾ ਬੋਲਣ ਤੋਂ ਭਾਵ ਹੈ ਗੀਤਾਂ ਨੂੰ ਮਹਿਕਣ ਲਾਉਣਾ।

ਤੇ ਧੀ ਦੇ ਨਾਲ ਵਿਚਾਰ ਵਟਾਂਦਰਾ ਕਰਨਾ ਬੋਲਣ ਤੋਂ ਭਾਵ ਹੈ ਆਪਣੇ ਕੁੜੀ ਜਾਂ ਔਰਤ ਹੋਣ ਉਥੇ ਮਾਣ ਕਰ ਕੇ ਧੱਕਾ ਨਾ ਸਹਿਣਾ ਚੁੱਪ ਤੋੜਨ ਦਾ ਮਤਲਬ ਹੈ ਹੱਕ ਸੱਚ ਦੀ ਗੱਲ ਕਰਨਾ ਬੋਲਣ ਦਾ ਮਤਲਬ ਹੈ ਬੇਸ਼ਰਮੀ ਅਤੇ ਬਤਮੀਜੀ ਨੂੰ ਸਿਆਣਪ ਅਤੇ ਲਿਆਕਤ ਸਿਖਾਉਣਾ ਚੁੱਪ ਵਿਚੋਂ ਬਾਹਰ ਨਿਕਲਣ ਦਾ ਅਰਥ ਹੈ

ਬੋਲਣ ਦਾ ਮਤਲਬ ਇਹ ਕਿਤਾਬਾਂ ਖੋਲ੍ਹੋ ਵਿਚਾਰ ਲੈਣਾ ਚੁੱਪ ਤੋੜਨ ਦਾ ਮਤਲਬ ਹੈ ਕਿਤਾਬਾਂ ਵਿਚੋਂ ਸਿੱਖੇ ਹੋਏ ਨੂੰ ਅਮਲੀ ਰੂਪ ਦੇਣਾ ਬੋਲਣ ਦਾ ਮਤਲਬ ਹੈ ਘਰਾਂ ਨੂੰ ਚੁੱਪ ਵਿਚੋ ਕੱਢਣਾ

ਜਿਹੜਾ ਘਰ ਦੇ ਵਿੱਚ ਬੁੱਲ੍ਹ ਸਿਉਂ ਕੇ ਰੱਖਦਾ ਹੈ ਘਰ ਤੋਂ ਬਾਹਰ ਉਹਦੀ ਕੋਈ ਵੀ ਗੱਲ ਅਸਰ ਨਹੀਂ ਕਰਦੀ। ਅਫਸੋਸ ਘਰਾਂ ਵਿਚ ਵੀ ਲੋੜ ਜੋਗਾ ਨਹੀਂ ਬੋਲਦੇ ਅਸੀਂ ਲੋਕ। ਪਰ ਉਮੀਦ ਨਹੀਂ ਮੁੱਕਦੀ ਚੁੱਪ ਰਹਿਣ ਦੀ ਸਹੁੰ ਪਾ ਕੇ ਜਾਗਦਿਆਂ ਹੀ ਸੁੱਤੇ ਹੋਏ ਲੋਕ ਉੱਠਣਗੇ ਜਾਗਣਗੇ ਦੀਵਾ ਜਗੂ ਗਾ ਲਾਟ ਮੰਗੂ ਗੀ ਸਾਡੇ ਪੰਜਾਬ ਦਾ ਮਾਣ ਮੱਤਾ ਸ਼ਾਇਰ ਹੈ ਸੁਰਜੀਤ ਪਾਤਰ ਉਹ ਲਿਖਦਾ ਹੈ ਆਪਣੀ ਕਿਤਾਬ ਬਿਰਖ ਅਰਜ਼ ਕਰੇ ਵਿਚ ਮੇਰੇ ਮਨ ਵਿਚ ਖੌਫ਼ ਬਹੁਤ ਨੇ ਥੋੜ੍ਹੀ ਥੋੜ੍ਹੀ ਆਸ ਵੀ ਹੈ ਕਾਲੀ ਰਾਤ ਹੈ ਪਰ ਇੱਕ ਨਿੰਮੇ ਦੀਵੇ ਦੀ ਪ੍ਰਭਾਤ ਵੀ ਹੈ ਹੋ ਸਕਦਾ ਹੈ ਚੁੱਪ ਦੀ ਹਾਮੀ ਭਰਨ ਵਾਲੇ ਜਾਂ ਚੁੱਪ ਰਹਿਣ ਦੇ ਆਦੀ ਮੇਰੀਆਂ ਗੱਲਾਂ ਨੂੰ ਫੋਕਾ ਭਾਸ਼ਣ ਸਮਝ ਕੇ ਪੜ੍ਹਨਾ ਬੰਦ ਕਰ ਦੇਣ ਜਾਂ ਹੀ ਹੀ ਕਰ ਕੇ ਸਾਰ ਦੇਣ ਜਾਂ ਮੈਨੂੰ ਵੱਡਾ ਆਇਆ ਸਮਾਜ ਸੁਧਾਰਕ ਦਾ । ਤਗਮਾ ਦੇਣ ਜਾਂ ਮੈਨੂੰ ਮਿਲਣ ਤੇ ਕਹਿਣ ਰਾਣੇ tension ਨਾਲ ਲੈ ਏਹੋ ਜਿਹੀਆਂ ਗਲਾਂ ਦੀ ਰੱਬ ਸਭ ਦੇਖਦਾ ਹੈ ਕਿਉਂਕਿ ਸਰਹੱਦੀ ਏਹ ਸੰਵਾਦ ਸੁੰਦਿਆਂ ਕੇ ਰੱਬ ਦੇਖਦਾ ਹੈ

ਕੇ ਅਸੀਂ ਉਹਨਾਂ ਨੂੰ ਵੋਟਾਂ ਪਾ ਰਹੇ ਹਾਂ ਜੋ ਲੋਕਾਂ ਦੇ ਹਿਤਾਂ ਦੇ ਦੁਸ਼ਮਣ ਨੇ ਕੇ ਅਸੀਂ ਮਿਲਾਵਟ ਵਾਲਾ ਖਾਣਾ ਖਾ ਰਹੇ ਹਾਂ ਕੇ ਅਸੀਂ ਧਰਮ-ਸਥਾਨਾਂ ਨੂੰ ਵਪਾਰ ਦਾ ਕੇਂਦਰ ਬਣਾ ਰਹੇ ਹਾਂ ਕੇ ਅਸੀਂ ਰੱਬ ਦੇ ਨਾਂ ਉੱਤੇ ਚੰਦਾ ਇਕੱਠਾ ਕਰ ਰਹੇ ਹਾਂ ਕੇ ਅਸੀਂ ਬੇਕਾਰ ਘਟੀਆ ਗੰਦਾ ਗਾਣਾ ਵੱਜਦਾ ਬਰਦਾਸ਼ਤ ਕਰ ਰਹੇ ਹਾਂ ਕੇ ਅਸੀਂ ਧੀ ਭੈਣ ਤੇ ਮਾਂ ਦੀ ਗਾਲ੍ਹ ਕੱਢਦੇ ਨੂੰ ਸਮਝਾਉਂਦੇ ਨਹੀਂ ਕੇ ਨਾ ਬਈ ਗਾਲ ਨਹੀਂ ਕੱਢਣੀ ਕਿਉਂਕਿ ਅਸੀਂ ਆਪ ਗਾਲਾਂ ਕੱਢਦੇ ਹਾਂ ਪਰ ਜੇ ਕੋਈ ਸਾਨੂੰ ਕੰਢੇ ਤੇ ਲੜਦੇ ਹਾਂ। ਤੁਹਾਨੂੰ ਗਾਲ ਵਾਲੀ ਗੱਲ ਹੋਈ ਵੱਡਾ ਮੁੱਦਾ ਨਹੀਂ ਲੱਗਦੀ ਇਹ ਵੱਡਾ ਮੁੰਡਾ ਹੈ ਜੀ ਕੀ ਦੇਖ ਰਿਹਾ ਹੈ ਰੱਬ ਕੀ ਮੇਰੇ ਬਦਲੇ ਹਰ ਗੱਲ ਮੇਰੇ ਉੱਤੇ ਹੀ ਸੁੱਟੀ ਜਾ ਰਹੇ ਨੇ ਕੀ ਦੇਖ ਰਹੇ ਨੇ ਰੱਬ ਜੀ ਕੇ ਧੀਆਂ ਨੂੰ ਕੁੱਖਾਂ ਦੇ ਵਿੱਚ ਖ਼ਤਮ ਕੀਤਾ ਜਾ ਰਿਹਾ ਹੈ ਕੀ ਦੇਖ ਰਿਹਾ ਹੈ ਰੱਬ ਕੇ ਅਸੀਂ ਪਾਣੀ ਹਵਾ ਧਰਤੀ ਅਤੇ ਦਰਖਤਾਂ ਦੇ ਦੁਸ਼ਮਣ ਬਣਦੇ ਜਾ ਰਹੇ ਹਾਂ ਤਨਵੀਰ ਦੀ ਅਨੁਵਾਦ ਕੀਤੀ langston house ਦੀ ਕਵਿਤਾ ਪੜ੍ਹੀ ਸੀ। ਇਸ਼ਵਰ ਉਹ ਤੁਹਾਡੇ ਨਾਲ ਸਾਂਝੀ ਕਰਦਾ ਹਾਂ ਇੱਕ ਗੱਲ ਦੱਸਿਉ ਤੁਸੀਂ ਕਵਿਤਾ ਕਹਾਣੀ NOVAL ਨਾਟਕ ਜਾਂ ਲੇਖ ਪੜਦੇ ਹੋ ਜੇ ਨਹੀ ਪੜ੍ਹਦੇ ਤਾਂ ਇਹ ਕੋਈ ਵਧੀਆ ਗੱਲ ਨਹੀਂ ਬਲਕਿ ਖੁਦ ਨਾਲ ਧੋਖਾ ਕਰਨ ਵਾਲੀ ਗੱਲ ਹੈ ਤੁਹਾਨੂੰ ਪਤਾ ਹੈ ਕਿ ਸ਼ਹੀਦ ਭਗਤ ਸਿੰਘ ਅਤੇ ਉਸਦੇ ਉਸ ਦੀ ਕਿਤਾਬਾਂ ਨੂੰ ਹੀ ਅਸਲੀ ਮਿਤਰ ਮੰਨਦੇ ਸਨ

ਜਗਮੋਹਨ ਸਿੰਘ ਦੀ ਸੰਪਾਦਿਤ ਕੀਤੀ ਕਿਤਾਬ ਪੜ੍ਹਨਾ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀਆਂ ਲਿਖਤਾਂ ਅੱਛਾ ਕਵਿਤਾ ਪੜ੍ਹੋ langston house ਦੀ ਮੇਰੀ ਕਿਸੇ ਨਾਲ ਮਿੱਤਰਤਾ ਨਹੀਂ ਇੰਨੀ ਵੱਡੀ ਦੁਨਿਆ ਦੇ ਵਿੱਚ ਚਾਹੁੰਦਾ ਹਾਂ ਆਪਣਾ ਪਰਿਵਰਤਨ ਸੋਹਣੀ ਧਰਤੀ ਤੇ ਨੌਜਵਾਨ ਪ੍ਰੇਮੀ ਚਹਿਲ ਕਦਮੀ ਕਰਦੇ ਨੇ ਮੈਂ ਧਰਤੀ ਤੇ ਕਿਵੇਂ ਪਹੁੰਚ ਸਕਦਾ ਹਾਂ ਮੈਂ ਤਾਂ ਇਸ ਤਰ੍ਹਾਂ ਉੱਠੋ ਜੀਵਨ ਪ੍ਰੇਮ ਹੈ ਪ੍ਰੇਮ ਹੀ ਜੀਵਨ ਹੈ ਈਸ਼ਵਰ ਅਤੇ ਤਨਖਾਹ ਹੋਣ ਨਾਲੋਂ ਤਾਂ ਚੰਗਾ ਹੈ ਇਨਸਾਨ ਹੋਣਾ

ਸਾਨੂੰ ਸਭ ਦਿੱਤਾ ਹੈ ਸਾਡਾ ਆਕਾਰ ਹੈ ਸਾਡੇ ਕੋਲ ਮਾਂ ਦੇ ਗਰਭ ਵਿਚੋਂ ਮਿਲਣੀਆਂ ਤੇ ਕੁਦਰਤ ਦੀਆਂ ਦਿੱਤੀਆਂ ਬਹੁਤ ਸ਼ਕਤੀਆਂ ਹਨ।